ਉਦੇਸ਼ ਪੂਰਤੀ ਹੋ ਗਈ ਹੈ ਲੋਕ ਸਹਿਤ ਦੀ ਮੁਢਲੀ ਜਾਣਕਾਰੀ ਤੇ ਇਸ ਦੀ ਸਹੂਲਤਾਂ ਤੇ ਕਾਰਜ ਨੂੰ ਸੌਖਾ ਬਨਾ ਦਿੱਤੋ ਗਿਆ ਹੈ

ਕਾਰਜ ਕੀਤੀਆਂ ਤੇ ਜੀਵਨ ਅਨੁਸਾਰ ਬਾਰੇ ਆਦਿ ਸਹਿਤ ਵਿਚ ਦਿਤੀ ਗਈ ਹੈ ਜਿਸ ਵਿਚ ਪੂਰੀ ਜਾਣਕਾਰੀ ਦਿਤੀ ਜਾਵੇਗੀ ਇਨ੍ਹਾਂ ਕਥਾਵਾਂ ਵਿਚ ਕਹੀ ਹਰ ਗੱਲ ਖਾਸ ਅੰਤਰ ਕਰਨੀ ਪੈਂਦੀ ਹੈ ਇਸ ਲਈ ਇਨ੍ਹਾਂ ਨੂੰ ਸੇਤਕ ਵਿਰਸੇ ਵਜੋ ਬਿਤੇ ਸਮਯ ਦੇ ਪ੍ਰਸੰਗ ਵਿਚ ਰੱਖ ਕੇ ਪੜ੍ਹਾਇਆ ਜਾਵੇ ਦਫ਼ਤਰੀ ਸ਼ਬਦਾਂ ਵਾਲੀ ਤਕਨੀਕੀ ਤੇ ਬੈੰਕ ਰੇਲਵੇ ਡਾਕ ਬੀਮਾ ਕੰਪਿਊਟਰ ਆਦਿ ਸੇਵਾਵਾਂ ਨਾਲ ਸੰਬੰਧਿਤ ਵਾਕਾਂ ਦੇ ਅੰਗਰੇਜ਼ੀ ਰੂਪ ਦੇ ਨਾਲ ਪੰਜਾਬੀ ਨੂੰ ਰੂਪ ਦਿਤਾ ਗਿਆ ਹੈ ਕਈ ਅੰਗਰੇਜਿ ਸ਼ਬਦਾਂ ਦੇ ਇਕ ਤੋਂ ਵਧੇਰੇ ਅਰਥ ਹਨ ਤੇ ਪੰਜਾਬੀ ਰੂਪ ਹੋ ਸਕਦੇ ਹਨ ਪਰ ਕਿਸੇ ਸ਼ਬਦ ਦਾ ਹਰ ਪੰਜਾਬੀ ਰੂਪ ਪਾਠ ਪੁਸਤਕ ਵਿਚ ਦੇਣਾ ਪਾਠ ਪੁਸਤਕ ਦੇ ਆਕਾਰ ਅਧੀਨਾ ਤੇ ਪ੍ਰਕਿਰਿਆ ਪੱਖੋਂ ਸੰਭਵ ਨਹੀਂ ਸੀ ਆਰਥਿਕ ਅਧਿਆਪਕ ਦੇ ਸਮਰਥਾ ਹੁੰਦੀ ਹੈ ਕਿ ਪਾਠ ਪੁਸਤਕ ਦੀ ਸੀਮਾ ਤੋਂ ਕੁਝ ਬਾਹਰ ਜਾ ਕੇ ਬੱਚਿਆਂ ਨੂੰ ਸਿਖਾਵੇ ਤੇ ਉਨ੍ਹਾਂ ਦੀ ਕਾਬਲੀਅਤ ਦਾ ਸਹੀ ਇਸਤਮਾਲ ਕਰੇ ਹਰ ਅਧਿਆਪ੍ਕ ਨੂੰ ਆਪਣੇ ਵਿਦਿਆਰਥੀ ਨਾਲ ਚੰਗਾ behave ਕਰਨਾ ਚੰਗਾ ਰੁਤਬਾ ਰੱਖਣਾ ਚਾਹੀਦਾ ਹੈ ਇਸ ਵਿਚ ਜਿਥੇ ਅਧਿਆਪਕ ਜਰੂਰੀ ਸਮਝੇ ਉਹ ਅੰਗਰੇਜ਼ੀ ਦੇ ਕਿਸੇ ਸ਼ਬਦ ਦੇ ਵਾਕ ਦਾ ਹੋਰ ਸੂਖਮ ਰੂਪ ਧਾਰਨ ਵੀ ਕਰ ਸਕਦਾ ਹੈ ਪਰ ਪ੍ਰੀਖਿਆ ਪਾਠ ਪੁਸਤਕ ਵਿਚ ਦਿਤੇ ਰੂਪ ਧਾਰਨ ਨੂੰ ਗ੍ਰਹਿਣ ਕਰਨ ਲਈ ਵਿਦਿਆਰਥੀਆਂ ਨੂੰ ਅਗਵਾਈ ਦੇਣੀ ਬਣਦੀ ਹੈ ਇਸ ਪਾਠ ਪੁਸਤਕ ਵਿਚ ਮੁਹਾਵਰੇ ਸ੍ਰਣੀਆਂ ਦੀ ਪੁਸਤਕ ਪੰਜਾਬੀ ਵਿਆਕਰਨ ਦੇ ਲੇਖ ਰਚਨਾ ਵਿਚ ਦਿਤੇ ਮੁਹਾਵਰਿਆਂ ਤੋਂ ਵੱਖਰੇ ਹਨ, ਮਤਲਬ ਹੈ ਕਿ ਵਿਧਿਆਰ੍ਥਿ ਵਧ ਤੋਂ ਵਧ ਮੁਹਾਵ੍ਰੇਯਾਂ ਨੂ

ਟੁਕਵੀ ਵਰਤੋਂ ਨਾਲ ਅਭਿਯਾਸ ਵੀ ਕਰਨਾ ਚਾਹੀਦਾ ਹੈ ਅਖਬਾਰ ਦੇ ਸੰਪਾਦਕ ਪੱਥਰ ਤੇ ਪੈਰਾਂ ਰਚਨਾ ਅਭਿਆਸ ਰਾਹੀਂ ਵਿਦਿਆਰਥੀਆਂ ਦੀ ਲੇਖ ਰਚਨਾ ਕਰਤਾਰੀ ਸ਼ਕਤੀ ਨੂੰ ਵਿਕਸਿਤ ਕਰਨ ਵਲੋਂ ਪੁੱਜਣਾ ਚਾਹੀਦਾ ਹੈ ਵਿਦਿਆਰਥੀਆਂ ਆਪਣੇ ਅਨੁਭਵ ਸੋਚ ਤੇ ਕਲਪਨਾ ਸ਼ਕਤੀ ਨਾਲ ਜੋ ਪ੍ਰਗਟ ਵਿਚ ਕੁਝ ਘੇਰਾ ਵੀ ਦਿਖਾਉਂਦੀ ਹੈ

ਅਤੇ ਪ੍ਰਭਾਵ ਸਾਲੀ ਢੰਗ ਨਾਲ ਕਹਿਣ ਦੀ ਪਾਲਣਾ ਕਰਵਾਉਣ ਵੱਲ ਹੋਣਾ ਚਾਹੀਦਾ ਹੈ ਜਿਵੇ ਆਮ ਬੋਲ-ਚਾਲ ਵਿਚ ਸਲਿਖਾ ਰੱਖਣਾ ਜਰੂਰੀ ਹੈ ਤਿਵੈ ਵੀ ਅਕਬਾਰ ਨੂੰ ਲਿਖੇ ਜਾਵੇ ਪੱਤਰ ਵਿਚ ਭਾਵ ਸਮਝ ਪ੍ਰਗਟ ਕੇ ਸ਼ੀਲਤਾ ਤੇ ਸਾਹਿਲਤਾ ਸਲਿਕਾ ਰੱਖਣ ਦੀ ਲੋੜ ਹੈ ਇਸ ਤਰਾਂ ਦੀ ਨਿੱਕਿਆ ਨਿੱਕਿਆ ਗੱਲਾਂ ਤੋਂ ਵਿਦਿਆਰਥੀ ਜਾਣੂ ਕਰਵਾਏ ਜਾਵੇ ਤੇ ਇਸ ਪਾਠ ਪੁਸਤਕ ਦੀ ਪਾਠ ਸਮਗਰੀ ਤੋਂ ਪੂਰਾ ਲਾਭ ਹੋ ਸਕਦਾ ਹੈ ਇਸ ਪਾਠ ਪੁਸਤਕ ਵਿਚ ਕੁਝ ਇਸ਼ਤਿਹਾਰ ਸ਼ਾਮਲ ਕੀਤੇ ਗਏ ਹਨ ਅਜਿਹੇ ਇਸ਼ਤਿਹਾਰ ਅਕਸਰ ਅਖਬਾਰਾਂ ਤੇ ਰਸਾਲਿਆਂ ਵਿਚ ਛਪਦੇ ਹਨ ਇਨ੍ਹਾਂ ਵਿਚ ਕੁਝ ਇਸਤਿਹਾਸਿਕ ਨਿਜੀ ਤੇ ਕਾਰੋਬਾਰ ਦੇ ਵਾਧੇ ਨਾਲ ਸੰਬੰਧਿਤ ਹਨ ਵਿਦਿਆਰਥੀ ਵਰਗ ਇਨ੍ਹਾਂ ਇਸਤਿਹਾਰਾਂ ਦੀ ਮਹੱਤਤਾ ਤੇ ਬਣਤਰ ਤੋਂ ਜਾਣੂ ਹੋਣਾ ਅਤਿ ਜਰੂਰੀ ਹੈ ਇਸ ਪਾਠ ਪੁਸਤਕ ਵਿਚ ਵੱਖ ਵੱਖ ਨਿਜੀ ਸਰਕਾਰੀ ਤੇ ਸਮਾਜਿਕ ਪੱਧਰ ਵੀ ਸ਼ਾਮਲ ਕੀਤੇ ਗਏ ਹਨ ਇਨ੍ਹਾਂ ਵੱਖ ਵੱਖ ਕਿਸਮ ਦੇ ਸਦਾ ਪੱਤਰ ਲਿਖਨ ਦਾ ਵਿਦਿਆਰਥੀਆਂ ਨੂੰ ਅਭਿਆਸ ਕਰਨਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਪ੍ਰਤੇਕ ਕੀਤਾ ਜਾਵੇ ਕਿ ਇਨ ਇਨ ਇਨ ਨਕਲ ਕਰਨ ਦੀ ਥਾਂ ਪਾਠ ਪੁਸਤਕ ਦੀ ਮਦਦ ਲੈਣਾ ਹੋਇਆ ਇਸਤਿਹਾਰ ਦੇ ਸਧਾ ਪੱਧਰ ਆਪਣੀ ਸ਼ਬਦਾਂ ਵਾਲੀ ਦੇ ਮੁਕਾਬਲੇ ਰੱਖਣਾ ਚਾਹੀਦਾ ਹੈ ਅੰਤ ਵਿਚ ਇਸ ਪਾਠ ਪੁਸਤਕ ਨੂੰ ਪੰਜਾਬੀ ਦੀ ਦ੍ਰਿਸਟਿ ਤੇ ਆਧਨ ਵਜੋਂ ਜਾਵੋ ਵਰਤੇ ਹੋਏ ਪਾਠ ਕਰਮ ਦੀ ਭਾਵਨਾ ਤੇ ਵਿਦੇਸ਼ ਨੂੰ ਸਕਾਰ ਕੀਤਾ ਜਾ ਸਕਦਾ ਹੈ ਇਹ ਠੀਕ ਹੈ ਕਿ ਵਿਦਿਆਰਥੀਆਂ ਦੇ ਸਾਮਣੇ ਇਕ ਮਨੋਰਥ ਪ੍ਰੀਖਿਆ ਪਾਠ ਕਰਨਾ ਹੁੰਦਾ ਹੈ ਉਹ ਪਾਠ ਪੁਸਤਕ ਕੇਵਲ ਇਸੇ ਦ੍ਰਿਸ਼ਟੀ ਤੋਂ ਪੜਨ ਵੱਲ ਉਚਿਤ ਹੁੰਦਾ ਹੈ ਪਰ ਅਧਿਆਪਕ ਦੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਉਚੇਰੇ ਪੱਧਰ ਨੂੰ ਗ੍ਰਹਿਣ ਕਰਨ ਵਾਲਾ ਬਰਾਬਰ ਉਤੇ ਉਤਸਾਹਿਤ ਕਰਨਾ ਚਾਹੀਦਾ ਹੈ ਇਸ ਪਾਠ ਪੁਸਤਕ ਨੂੰ ਵੀ ਇਸ ਹਾਸੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ ਪੰਜਾਬੀ ਲੋਕ ਸਾਹਿਤ ਪੰਜਾਬੀ ਮਾਂ ਦਾ

ਇਸ ਨੂੰ ਲਿਖਤੀ ਬੰਦ ਕਰਨ ਦੇ ਊਧਮ ਹੋਏ ਹਨ ਪੰਜਾਬੀ ਲੋਕ ਸਾਹਿਤ ਵਿਚ ਲੋਕ ਗੀਤ ਸੁਭਾਵ ਕੋਰੀਆ ਮਿਠੀਆਂ ਢੋਲੇ ਦਬੇ ਬੋਲਿਆ ਮਾਈਏ ਤੇ ਹੋਰ ਬਹੁਤ ਚੀਜਾਂ ਸ਼ਾਮਲ ਹੁੰਦੀਆਂ ਹਨ ਲੋਕ ਸਾਹਿਤ ਹਮੇਸ਼ਾ ਹਮੇਸ਼ਾ ਸਬ ਨੂੰ ਸ਼ਕਤੀ ਤੇ ਪ੍ਰੇਰਣਾ ਪ੍ਰਦਾਨ ਕਰਦਾ ਰਿਹਾ ਹੈ ਪਰ ਲੋਕ ਸਾਹਿਤ ਦੀ ਵਡਾਈ ਇਸ ਵਿਚ ਝਲਕਦੀ ਹੈ ਕੇ ਸਭਿਆਚਾਰਿਕ ਰਾਹੀਂ ਰੰਗ ਕਾਰਨ ਅਹ ਖੁਸ਼ੀ ਹੁੰਦੀ ਹੈ ਲੋਕ ਸਾਹਿਤ ਲੋਕ ਦੀ ਮਸਹੂਰੀ ਰਿਚਾ ਉਮੰਗ ਅਤੇ ਦੁਖ ਗਵਾ ਅਤੇ ਵਿਸ਼ਵਾਸ ਧਾਰਨਾ ਹੁਣ ਕੀਤੀਆਂ ਰੂੜੀਆਂ ਆਦਿ ਨਾਲ ਹੋਣ ਜਾ ਰਹੀ ਹੈ ਅਜੋਕੇ ਸਮੇ ਵਿਚ ਲੋਕ ਸਾਹਿਤ ਨੂੰ ਲਿਪੀ ਬੰਦ ਕੀਤਾ ਜਾਣਾ ਸ਼ੁਰੂ ਹੋਇਆ ਹੈ ਪਰ ਇਹ ਰੁੜੇ ਵਿਚ ਪੂਰੀ ਕਤਨ ਜੇਹੀ ਗੱਲ ਹੈ

ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੋਤ ਕੌਰ ਹੈ ਅਤੇ ਮੈਂਂ ਮਦਨਪੁਰ ਪਿੰਡ ਦੀ ਰਹਿਣ ਵਾਲੀ ਹਾਂ। ਅੱਜ ਦੇ ਬੋਲਣ ਦਾ ਵਿਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਪੰਜਾਬੀ ਸਾਹਿਤ ਦੇ ਪਹਿਲੇ ਮੁੱਖ ਉਸਾਰੀਏ ਹਨ। ਜਿੰਨ੍ਹਾ ਨਾ ਕੇਵਲ ਆਪ ਕਵਿਤਾ ਅਤੇ ਰਾਗਾਂ ਵਿੱਚ ਮਹਾਨ ਬਾਣੀ ਰਚਨਾ ਕੀਤੀ। ਸਗੋਂ ਉਨ੍ਹਾਂ ਦੀ ਗੱਦੀ ਦੇ ਵਾਰਸ ਅੱਗੋਂ ਮਹਾਨ ਬਾਣੀਕਾਰ, ਸੰਗੀਤ, ਸੰਪ੍ਰਦਾਇਕ ਤੇ ਵਿਦਵਾਨ ਸਨ। ਕੇਵਲ ਇਹੋ ਨਹੀਂ ਆਪਣਾ ਵਿਚਾਰ ਤੇ ਸ਼ਖ਼ਸੀਅਤ ਤੋਂ ਕੁੱਝ ਬਹੁਤ ਸਾਰੇ ਸਾਹਿਤਕਾਰ ਕਵੀ ਪ੍ਰਭਾਵਿਤ ਹੋਏ । ਆਪ ਦੀ ਸ਼ਖ਼ਸੀਅਤ, ਬਾਣੀ ਉਪਦੇਸ਼ ਹੀ ਪੰਜਾਬੀ ਵਾਰਤਕ ਦਾ ਜਨਮ – ਦਾਤਾ ਬਣੇ। ਕੇਵਲ ਇਹ ਹੀ ਨਹੀਂ ਗੁਰੂ ਸਾਹਿਬ ਅੱਜ ਰਚਨਾਤਕ ਲਗਾਤਾਰ ਪੰਜਾਬੀ ਜੀਵਨ ਤੇ ਸਾਹਿਤ ਦੇ ਹਰ ਪੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਉਹਨਾ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੂੰ ਸੰਸਕ੍ਰਿਤ ਅਤੇ ਫਾਰਸੀ ਦੀ ਵਿੱਦਿਆ ਪ੍ਰਾਪਤ ਲਈ ਵੀ ਭੇਜਿਆ ਗਿਆ। ਸੁਲਤਾਨਪੁਰ ਵਿੱਚ ਇੱਕ ਵੇਈਂ ਇਸ਼ਨਾਨ ਕਰਦਿਆਂ ਗੁਰੂ ਜੀ ਅਲੋਪ ਹੋ ਗਏ ਅਤੇ ਤੀਜੇ ਦਿਨ ਪ੍ਰਗਟ ਹੋਏ। ਇਸ ਸਮੇਂ ਉਹਨਾ ਨੇ ਨਿਰੰਕਾਰ ਵੱਲੋਂ ਸੰਸਾਰ ਦਾ ਸੁਧਾਰ ਕਰਨ ਦਾ ਹੁਕਮ ਮਿਲਿਆ। ਵੇਈਂ ਵਿੱਚੋਂ ਪ੍ਰਗਟ ਹੋਣ ਤੇ ਉਹਨਾ ਦਾ ਪਹਿਲਾ ਨਾਅਰਾ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਫੇਰ ਸੰਸਾਰ ਦਾ ਉਦਾਰ ਕਰਨ ਲਈ ਆਪ ਨੇ ਚਾਰ ਦਿਸ਼ਾਵਾਂ ਵੱਲ ਉਦਾਸੀਆਂ ਕੀਤੀਆਂ। ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ। ਆਪਣੀਆਂ ਚੋਹਾਂ ਉਦਾਸੀ ਵਿੱਚ ਗੁਰੂ ਜੀ ਨੇ ਉੱਘੇ ਧਰਮ ਅਸਥਾਨਾਂ ਉੱਤੇ ਜਾ ਕੇ ਪੰਡਿਤਾਂ, ਮਲਾਣਿਆਂ ਅਤੇ ਆਪ ਜੋਤੀ ਜੋਤ ਸਮਾਏ। ਉਹ ਆਪਣੀ ਗੁਰਗੱਦੀ ਭਾਈ ਲਹਿਣਾ ਜੀ ਨੂੰ ਸੌਂਪ ਗਏ। ਗੁਰੂ ਨਾਨਕ ਦੇਵ ਜੀ ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਸ਼੍ਰੀ ਗੁਰੂ ਗੰਥ ਸਾਹਿਬ ਵਿੱਚ ਦਰਜ ਕੀਤੀ। ਜਪੁਜੀ ਸਾਹਿਬ, ਆਸਾ ਦੀ ਵਾਰ, ਮਾਝੇ ਦਾ ਵਾਰ, ਮਲਾਰ ਦੀ ਵਾਰ, ਦੱਖਣੀ ਓਅੰਕਾਰ, ਸਿੱਧ ਗੋਸ਼ਟਿ ਅਤੇ ਬਾਰਹਮਾਹ ਦੀ ਤੁਖ਼ਾਰੀ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਆਪ ਦਾ ਨਾਂ ਸੰਬੰਧਿਤ ਕੁੱਝ ਰਚਨਾਵਾਂ ਮਿਲਦੀਆਂ ਹਨ, ਪਰੰਤੂ ਇਹ ਪ੍ਰਮਾਣਿਕ ਨਹੀਂ ਮੰਨੀਆਂ ਜਾ ਸਕਦਾ। ਗੁਰੂ ਜੀ ਇੱਕ ਇੱਕ ਰਚਨਾ ਰਚਨ ਕਾਲ ਨਿਯਤ ਕਰਨ ਦਾ ਕਠਿਨ ਹੈ। ਜਨਮ-ਸਾਖੀਆਂ ਦੀ ਗਵਾਹੀ ਦੇ ਇੱਕ ਸੰਬੰਧ ਪ੍ਰਮਾਣਿਕ ਹੈ। ਬ੍ਰਾਹਮਣ ਦੇ ਤੁਖ਼ਾਰੀ ਬਣੇ ਇੱਕ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਗੁਰੂ ਜੀ ਦਾ ਅੰਤਿਮ ਸਾਲਾਂ ਦੀ ਰਚਨਾ ਹਨ । ‘ਜਪੁਜੀ’ ਦੀਆਂ ਪਉੜੀਆਂ ਦੇ ਭਿੰਨ – ਭਿੰਨ ਥਾਂਵਾਂ ਉੱਚੇ ਜਾਣ ਅਨੁਮਾਨ ਲਾਇਆ ਜਾਂਦਾ ਹੈ। ਨਾਮਿਆਂ ਦੀ ਰਚਨਾ ਪੱਛਮ ਦੀ ਉਦਾਸੀ ਸਮੇਂ, ਕਿਉਂਕਿ ਇਹ ਕਾਵਿ – ਭੇਦ ਫ਼ਾਰਸੀ ਤੋਂ ਲਿਆ ਗਿਆ ਹੈ। ਜਪੁਜੀ, ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਮਹਾਨ ਰਚਨਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਮਹਾਨ ਦਰਜਾ ਇਸ ਨੂੰ ਹੀ ਪ੍ਰਾਪਤ ਹੈ। ਇਸ ਦੇ ਆਰੰਭ ਵਿਚ ਆਉਂਦੇ ਮੂਲ – ਮੰਤਰ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇਕ ਤਰ੍ਹਾਂ ਨਾਲ ਮੂਲ – ਮੰਤਰ ਵਿਆਖਿਆ ਹੈ ।‘ ਆਸਾ ਦੀ ਵਾਰ’ ਗੁਰੂ ਸਾਹਿਬ ਦੀ ਦੂਜੀ ਮਹਾਨ ਕਿਰਤ ਹੈ। ਇਸ ਨਾਲ ਗੁਰੂ ਜੀ ਨੇ ਅਧਿਆਤਮਿਕ ਵਾਰਾਂ ਦੀ ਪ੍ਰਥਾ ਚਲਾਈ। ਗੁਰੂ ਜੀ ਨੇ ਕੰਮ ਦੇਸ਼ – ਵਾਸੀਆਂ ਨੂੰ ਆਤਮਿਕ ਆਚਰਨਿਕ ਪੱਧਰ ਸੂਰਬੀਰ ਬਣਾਉਣ ਵਾਲੇ ਲਈ ਕੀਤਾ। ਇਸ ਦੀਆਂ ਚੌਵੀਂ ਪਉੜੀਆਂ ਹਨ। ਉਨ੍ਹਾਂ ਦੇ ਨਾਲ–ਨਾਲ ਸਲੋਕ ਦਿੱਤੇ ਗਏ ਹਨ । ਸਲੋਕਾਂ ਤੇ ਪਉੜੀਆਂ ਦਾ ਵਿਸ਼ੇ ਪੱਖੋਂ ਡੂੰਘਾ ਸੰਬੰਧ ਹੈ। ਇਹ ਸਾਹਿਤਕ ਪੱਖੋਂ ਵੀ ਮਹਾਨ ਰਚਨਾ ਹੈ। ਵਿਚਾਰਾਂ ਦਾ ਸਾਰਥਿਕ, ਮਾਨਸਿਕ

ਅਚਲ ਬਟਾਵਲੇ ਮੇਲ ਵਿਚ ਗੁਰੂ ਜੀ ਨੇ ਜੋਗੀਆਂ ਨਾਲ ਹੋਏ ਵਿਚਾਰ – ਵਟਾਂਦਰੇ ਦਾ ਬਿਓਰਾ ਹੈ। ਇਹ ਇਕ ਬੌਧਿਕ ਰਚਨਾ ਹੈ। ਜੀਵਨ ਉੱਚਾ ਉਠਾਉਣਾ ਇਸ ਰਚਨਾ ਦਾ ਮੁੱਖ ਆਸ਼ਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਾਨੂੰ ਕਈ ਬੋਲੀਆਂ ਦੀ ਵਰਤੋਂ ਮਿਲਦੀ ਹੈ ਦੇਸ਼ਾਂ – ਦੇਸ਼ਾਂਤਰਾਂ ਵਿਚ ਘੁੰਮਣ ਕਰਕੇ ਉਨ੍ਹਾਂ ਦੀ ਰਚਨਾ ਵਿਚ ਕਈ ਇਲਾਕਿਆਂ ਤੇ ਬੋਲੀਆਂ ਦੇ ਸ਼ਬਦ – ਰੂਪ ਮਿਲਦੇ ਹਨ ।

ਭਾਰਤ ਦੇ ਲੋਕਾਂ ਪ੍ਰਤੀ ਉਚਾਰਨ ਹੋਈ ਬੋਲੀ, ਬੋਲੀ ਸੰਤ – ਭਾਸ਼ਾ ਹੈ, ਪਰ ਗੁਰੂ ਜੀ ਦੀ ਇਲਾਕਾਈ ਭਾਸ਼ਾ ਦੇ ਉੱਤੇ ਇਹ ਪ੍ਰਮੁੱਖ ਅਸਰ ਵਿਖਾਈ ਦਿੰਦਾ ਹੈ। ਮੁਸਲਮਾਨ ਰਾਜ ਦੇ ਹੋਣ ਕਰਕੇ ਪੰਜਾਬੀ ਉੱਤੇ ਮੁਸਲਮਾਨੀ ਭਾਸ਼ਾਵਾਂ ਅਰਬੀ ਅਤੇ ਫ਼ਾਰਸ਼ੀ ਦਾ ਪ੍ਰਭਾਵ ਵੀ ਪੈਣਾ ਬਹੁਤ ਜ਼ਿਅਦਾ ਜ਼ਰੂਰੀ ਸੀ। ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ ਅਰਬੀ ਅਤੇ ਫ਼ਾਰਸੀ ਦਾ ਹੀ ਪ੍ਰਭਾਵ ਕਾਫ਼ੀ ਹੈ। ਪੱਛਮ ਦੀ ਉਦਾਸੀ ਰਚਨਾਵਾਂ ਵਿੱਚ ਇਹ ਬਹੁਤਾ ਹੀ ਉਖਾੜਵਾਂ ਹੈ। ਪ ‘ਰਾਗ ਤਿਲੰਗ’ ਵਿੱਚ ਇੱਕ ਸ਼ਬਦ ਫ਼ਾਰਸੀ ਵੀ ਮਿਲਦਾ ਹੈ, ਪਰ ਇਹ ਫ਼ਾਰਸੀ ਆਮ ਲੋਕਾਂ ਦੀ ਭਾਸ਼ਾ ਹੈ। ਪੰਜਾਬ ਦੇ ਲੋਕਾਂ ਲਈ ਉਚਾਰਨ ਕੀਤੀ ਗੁਰੂ ਜੀ ਦੀ ਪੰਜਾਬੀ ਵਿਚ ਬਾਣੀ ਮਿਲਦੀ ਹੈ ।

ਗੁਰੂ ਨਾਨਕ ਦੇਵ ਜੀ ਕਾਲ ਵਿੱਚ ਪੰਜਾਬੀ ਲਹਿੰਦੀ ਪਰ ਪੰਜਾਬੀ ਵਿੱਚ ਕਾਫ਼ੀ ਪ੍ਰਭਾਵ ਦਿਸ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਕੇਵਲ ਲਹਿੰਦੀ ਸ਼ਬਦਾਵਲੀ ਤੋਂ ਪ੍ਰਭਾਵਿਤ ਹੀ ਨਹੀਂ ਹੋਏ, ਸਗੋਂ ਉਨ੍ਹਾਂ ਨੇ ਲਹਿੰਦੀ ਵਿਚ ਰਚਨਾ ਕੀਤੀ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸ਼ਬਦ ਭੰਡਾਰ ਵਿਚ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਪੂਰਬੀ ਪੰਜਾਬੀ, ਲਹਿੰਦੀ, ਸੰਤ – ਭਾਸ਼ਾ, ਅਰਬੀ ਤੇ ਫ਼ਾਰਸੀ ਵੀ ਸ਼ਬਦ ਮੌਜੂਦ ਹਨ । ਸੰਸਕ੍ਰਿਤ ਅਤੇ ਫ਼ਾਰਸੀ – ਅਰਬੀ ਸ਼ਬਦ ਤਤਾਤਮਕ ਤੇ ਤਦਭਵ ਦੋਹਾਂ ਰੂਪਾਂ ਵਿਚ ਮਿਦਲੇ ਹਨ। ਅਰਬੀ ਭਾਸ਼ਾ ਤਦਭਵ ਹਨ । ਦਾਨਾ – ਬੀਨਾ, ਨਦਰ – ਕਰਮ, ਕਰਨ – ਕਾਰਨ, ਰਾਜ – ਮਾਲ, ਜੁਗਾ – ਜੁਗੰਤਰ, ਇਹ ਆਮ ਭਾਸ਼ਾ ਇਹ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਗਈਆਂ ਬੋਲੀਆਂ ਹਨ। ਉਨ੍ਹਾਂ ਨੇ ਬੋਧੀਆਂ, ਜੈਨੀਆਂ, ਵਿਸ਼ਵਾਸ਼ ਹਨ। ਗੁਰੂ ਜੀ ਦੀ ਸ਼ਬਦਾਵਲੀ ਕਈ ਧਰਮਾਂ ਨਾਲ ਸ਼ਬਦ ਭੰਡਾਰਾਂ ਨਾਲ, ਸੰਬੰਧਿਤ ਹੈ। ਵੈਸ਼ਨਵਾਂ, ਸ਼ੈਵਾਂ, ਮੁਸਲਮਾਨੀਆਂ, ਜੋਗੀਆਂ, ਸੰਸਕ੍ਰਿਤ ਅਤੇ ਸ਼ਬਦ ਵਿੱਚ ਸਮਕਾਲੀ ਦਰਸ਼ਨ ਅਤੇ ਚਿੰਤਨ ਨੂੰ ਪ੍ਰਗਟ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਅਧਿਆਤਮਿਕ ਅਧਿਆਤਮਿਕ ਦੇ ਨਾਲ – ਨਾਲ ਸਮਾਜਿਕ ਅਤੇ ਰਾਜਸੀ ਚੇਤਨਾ ਨਾਲ ਭਰਪੂਰ ਹੈ। ਗੁਰੂ ਜੀ ਅਨੁਸਾਰ ਵਿਅਕਤੀ ਉਦੋਂ ਹੀ ਆਤਮਿਕ ਤੌਰ ‘ ਤੇ ਉੱਚਾ ਹੋ ਸਕਦਾ ਹੈ, ਜਦੋਂ ਉਹ ਦੁਆਲੇ ਮਾਮਲਿਆਂ ਤੇ ਬੇਪਰਵਾਹ ਹੋ ਜਾਵੇ ਤੇ ਆਰਥਿਕ ਸੰਕਟ ਅਤੇ ਰਾਜੀ ਜ਼ਬਰ ਤੇ ਮੁਕਤ ਹੋ ਜਾਂਦੇ ਹਨ। ਇਸ ਲਈ ਗੁਰੂ ਜੀ ਨੇ ਜਾਤ ਅਤੇ ਜਨਮ ਦੇ ਵਿਤਕਰਿਆਂ ਨਾਲ ਵਿਰੁੱਧ ਅਵਾਜ਼ ਉਠਾਈ। ਸਮਕਾਲੀ ਰਾਜਿਆਂ ਨੇ ਉਨ੍ਹਾਂ ਅਧਿਕਾਰੀਆਂ ਅਤੇ ਜ਼ੁਲਮਾਂ ਨੂੰ ਗੁਰੂ ਜੀ ਨੂੰ ਹੇਠ ਲਿਖੇ ਦੀ ਪ੍ਰਸਤਾਵਨਾ ਵੀ ਦਿੱਤੀ ਜਾਂਦੀ ਹੈ। ਇਸ ਨੇ ਸਮੇਂ ਹਿੰਦੂ ਨੂੰ ਜਨਤਾ ਆਪਣੇ ਸੱਭਿਆਚਾਰਿਕ ਵਿਰਸੇ ਤੋਂ ਬੇਖਬਰ ਹੁੰਦੀ ਜਾ ਰਹੀ ਸੀ ਅਤੇ ਆਪਣੇ ਉੱਪਰ ਭਾਸ਼ਾ ਵੀ ਇੱਕ

ਉਹ ਕਈ ਦਿਸ਼ਾਵਾਂ ਵਿੱਚ ਲੰਘੇ ਅਤੇ ਦਸ਼ਾ ਅਨੁਕੂਲ ਵਿੱਚ ਮਨ ਪ੍ਰਗਟ ਕੀਤੇ ਜਾਂਦੇ ਹਨ। ਇਸੇ ਕਾਰਨ ਉਹਨਾ ਦੀ ਰਚਨਾ ਵਿੱਚੋਂ ਰਸਾਂ ਦੀ ਵੰਡ ਮਿਲੀ ਹੈ। ਉਸਨੇ ਇੱਕ ਉਤਸ਼ਾਹ ਕਵੀ ਸਨ। ਪਿਛਲੇ ਗੁਰੂ ਸਿੱਖ ਅਤੇ ਕਵੀ ਦੀ ਉਹਨਾ ਦੀ ਰਚਨਾ ਇਸ ਨਾਲ ਪ੍ਰਭਾਵਿਤ ਹੋ ਗਈ ਹੈ। ਇਸ ਤਰ੍ਹਾਂ ਆਪ ਜੀ ਦੀ ਰਚਨਾ ਪੰਜਾਬੀ ਸਾਹਿਤਕ ਅਨਮੋਲ ਸਨ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰਾ ਅੱਜ ਦਾ ਵਿਸ਼ਾ ਵਧੀਆ ਲੱਗਿਆ ਹੋਵੇਗਾ, ਧੰਨਵਾਦ। ਆਪਾ ਅਜ ਗੱਲ ਕਰਾਂਗੇ entertainment ਦੇ ਉਤੇ entertainment ਹੁੰਦਾ ਕਿ ਹੈ ਨਾਲੇ ਕਿਉਂ ਜਰੂਰੀ ਹੁੰਦਾ ਹੈ ਨਾਲੇ ਕਿਦਾਂ ਦਾ ਹੁੰਦਾ ਹੈ ਤੇ ਆਪਾ ਜੇ ਗੱਲ ਕਰੀਏ ਤਾਂ entertainment ਜਿੰਦਗੀ ਚ ਆਪਾ ਇਹ ਇਹੋ ਨਹੀਂ ਕਹਾਂਗੇ ਕਿ ਬਿਲਕੁਲ entertainment ਹੀ ਬਹੁਤ ਜਿਆਦਾ ਜਰੂਰੀ ਹੁੰਦਾ ਹੈ। ਹਾਂ life ਚ ਹੋਣਾ ਚਾਹੀਦਾ ਹੈ life ਚ ਥੋੜਾ ਬਹੁਤ ਭੀ ਜਰੂਰੀ ਹੁੰਦਾ ਹੈ ਥੋੜਾ ਬਹੁਤ entertainment ਭੀ ਜਰੂਰੀ ਹੁੰਦਾ ਹੈ ਜੇ ਆਪਾ ਗੱਲ ਕਰੀਏ ਕਿਉਂ ਜਰੂਰੀ ਹੁੰਦਾ ਹੈ ਤਾਂ ਆਪਾ ਵੇਖ ਸਕਦੇ ਹੈ ਅੱਜ ਕਲ ਜਿੰਦਗੀ ਵਿਚ ਹਰ ਕੋਈ ਆਪਣੇ ਕੱਮ ਦੇ ਉਤੇ ਬਹੁਤ busy ਰਹਿੰਦਾ ਹਰ ਕੋਈ ਅਹ working ਹੇਗਾ ਯਾ ਕੋਈ business ਕਰ ਕਰ ਕਰਦਾ ਹੁੰਦਾ ਯਾ ਫਿਰ ਹਮ house wives ਹੁੰਦੀਆਂ ਨੇ ਉਹ ਭੀ ਘਰ ਸੰਭਾਲ ਦੀਆਂ ਨੇ ਪੂਰਾ ਪੂਰਾ ਦਿਨ ਘਰੇ ਤੇ ਕਿ ਹੁੰਦਾ ਕਿ ਬੰਦਾ ਜਦ ਇਕੋ ਹੀ ਕੱਮ ਬਾਰ ਬਾਰ ਬਾਰ ਬਾਰ ਤੇ daily basis ਤੇ ਕਰਦਾ ਹੁੰਦਾ ਤਾਂ ਥੋੜਾ irritate ਭੀ ਹੋ ਜਾਂਦਾ ਨਾਲੇ ਥੋੜਾ ਅਜੀਬ ਜੇਹਾ ਭੀ ਹੋ ਜਾਂਦਾ ਕਹਿ ਸਕਦੇ ਹਾਂ ਆਪਾ ਕਿ ਓਹਨੂੰ ਫੇਰ ਉਹ ਆਦਤ ਪੈ ਜਾਂਦੀ ਹੈ ਕੱਮ ਕਰਨਦੀ but ਅਗਰ entertainment ਨਹੀਂ ਕਰੂਗਾ life ਚ ਤਾਂ ਕਿਵੇਂ ਚਲੁਗਾ ਤੇ entertainment life ਚ ਜਰੂਰੀ ਹੁੰਦਾ ਹੈ entertainment ਨਾਲ ਉਹ ਸਾਡੀ life ਚ relax ਹੋਣ ਦਾ ਸਾਡੀ life ਚ positivity ਆਂਦੀ ਹੈ ਨਾਲੇ ਆਪਾ ਖੁਸ਼ ਰਹਿੰਦੇ ਹੈ ਨਾਲੇ ਜੇਡੇ ਆਪਾ ਦੇ ਨਾਲ ਰਹਿੰਦੇ ਉਠਦੇ ਉਹਨਾਂ ਨੂੰ ਭੀ ਆਪਾ ਖੁਸ਼ ਰੱਖਦੇ ਹੈ ਤੇ ਇਹ ਅੱਜ ਦੀ ਚ ਬਹੁਤ ਬੜੀ ਗੱਲ ਹੈ ਜੇ ਆਪਾ ਕਿਸੇ ਨੂੰ ਖੁਸ਼ ਰਖਰੇ ਹੈ ਯਾ ਕੋਈ ਸਾਡੀ ਵਜਹ ਤੋਂ ਖੁਸ਼ ਰਹਿ ਰਿਹਾ ਤੇ ਇਹ ਤਾਂ ਹੀ possible ਹੈ ਜੇ ਆਪਾ ਥੋੜੇ ਬਹੁਤ comedian ਹੋਣ ਥੋੜੇ ਬਹੁਤ entertainment ਕਰਦੇ ਹੋਣ ਤਾਂ ਹੀ possible ਹੈ ਹਮ ਜੇ

entertainment ਦੀ ਗੱਲ ਕਰੀਏ ਤਾਂ ਜਿਵੇਂ ਕੁਛ ਲੋਗ ਨਾ ਸੁਣਦੇ ਰਹਿੰਦੇ ਹੈ phone ਤੇ ਸੁਣਦੇ ਰਹਿੰਦੇ ਹੈ ਜਿਵੇਂ ਕੋਈ standup comedy ਕਰਦਾ ਹੋਣ ਆਪਾ ਅੱਜ ਦੀ date ਚ ਵੇਖ ਸਕਦੇ ਹਾਂ ਕੀਨੇ ਸਾਰੇ youtuber ਹੈ ਜੇਡੇ standup comedy ਕਰਦੇ ਹੈ ਤੇ ਲੋਗ ਜਾਂਦੇ ਹੈ ਉਹਨਾਂ ਦੇ ਸ਼ੋਆਂ ਵਿੱਚ ਤੇ enjoy ਕਰਦੇ ਹੈ proper ਨਾਲੋਂ ਬਹੁਤ ਹਸਦੇ ਹਾਂ ਖੇਡਦੇ ਹਾਂ ਤੇ audio ਨਾਲ ਏਦਾਂ ਹੋ ਸਕਦਾ ਬਾਕੀ ਜੇਡੇ working ਹੁੰਦੇ ਯਾ ਫੇਰ ਜੇਡੇ live show ਨਹੀਂ attend ਕਰ ਪਾਂਦੇ ਉਹ ਆਪਣੀ standup comedy ਸੁਣਦੇ ਹੈ ਤੇ ਸੁਨ ਕੇ ਹੀ entertain ਹੁੰਦੇ ਰਹਿਣਦੇ ਹੈ ਦੂਜਾ ਜੇ ਆਪਾ ਗੱਲ ਕਰੀਏ physical entertainment ਤਾਂ physical entertainment ਜਿਵੇਂ

ਥੋੜਾ ਬਹੁਤ involve ਹੋਵਣ ਹਸੇ ਖੇਡੇ ਨਾਲੇ ਪੂਰਾ ਬਾਕੀ ਦੇ ਲੋਗ ਭੀ ਬਾਕੀ ਦੇ employees ਭੀ ਵੇਖ ਵੇਖ ਕੇ ਹਸੇ ਤਾਂ ਓਦਾਂ ਦਾ ਭੀ ਹੁੰਦਾ ਹੈ ਜੇ ਆਪਾ ਹੁਣ ਗੱਲ ਕਰੀਏ video ਨਾਲੋਂ ਕਿਵੇਂ ਹੁੰਦਾ ਤਾਂ video ਨਾਲ ਤਾਂ ਆਪਾ ਵੇਖ ਹੀ ਸਕਦੇ ਹਾਂ ਬਹੁਤ ਤਰੀਕਿਆਂ ਨਾਲ ਹੁੰਦਾ ਜਿਵੇਂ ਆਪਾ ਵੇਖੀਏ youtube ਤੇ ਬੱਚਿਆਂ ਦੀ videos ਹੁੰਦੀਆਂ ਨੇ comedy ਵਾਲੀ ਨਾਲੋਂ ਹਮ ਹੋਰ ਭੀ ਬਹੁਤ ਸਾਰੀ videos ਹੁੰਦੀਆਂ ਨਾਲੇ movies ਆਪਾ ਗੱਲ ਕਰੀਏ ਤਾਂ ਪੰਜਾਬੀ movies ਬਹੁਤ ਜ਼ਿਆਦਾ comedy ਵਾਲੀ ਹੁੰਦੀਆਂ ਨੇ ਨਾਲੇ bollywood ਭੀ ਹੁੰਦੀਆਂ ਨੇ for example ਆਪਾ ਵੇਖੀਏ bollywood ਚ ਗੋਲਮਾਲ movie ਇਹੋਜਿਆਂ ਮੂਵੀਆਂ entertainment ਵਾਲੀ ਪੰਜਾਬੀ ਚ ਭੀ ਬਹੁਤ ਸਾਰੀ ਮੂਵੀਆਂ ਨੇ ਜਿਵੇਂ carry on jatta yaar amulet ਤਾਂ ਇਹੋਜੀਆਂ ਮੂਵੀਆਂ entertainment ਵਾਲਿਆਂ ਹੁੰਦੀਆਂ ਨੇ ਨਾਲੇ ਇਹ ਮੂਵੀਆਂ ਇਹੋਜੀਆਂ ਹੁੰਦੀਆਂ ਜਿਹਨਾਂ ਨੂੰ family ਨਾਲੋਂ ਬਹਿ ਕੇ ਦੇਖ ਸਕਦੇ ਹੈ ਮਤਲਬ ਜਿਹਨਾਂ ਨੂੰ ਵੇਖ ਲਈ ਸਾਨੂ ਅਹ ਮਤਲਬ ਇਹੋ ਨਹੀਂ feel ਕਰਨਾ ਪੈਣਾ ਕਿ

bollywood movies ਨਹੀਂ ਪਸੰਦ ਹੁੰਦੀਆਂ ਇਹ ਸਬ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਅਗਰ ਆਪਾ ਵੇਖੀਏ ਤਾਂ maximum ਜੇਦਾ ਆਪਾ family ਨਾਲ movies ਦੇਖਦੇ ਨੇ ਪੰਜਾਬੀ movies ਹੁੰਦੀਆਂ ਨੇ because ਉਹਨਾਂ ਚ entertainment ਹੁੰਦਾ comedy ਹੁੰਦੀ ਤਾਂ ਫੇਰ ਸਾਰੇ ਵੇਖ ਵੇਖ ਕੇ ਹਸਦੇ ਰਹਿੰਦੇ ਤਾਂ family type movies ਹੁੰਦੀਆਂ ਤੇ ਆਪਾ ਗੱਲ ਕਰੀਏ ਕਿ entertainment ਕਿਹੋ ਜਾ ਮਾਹੌਲ create ਕਰਦਾ ਤਾਂ entertainment ਬਹੁਤ ਵਧੀਆ ਮਾਹੌਲ create ਕਰਦਾ ਕਿਸੇ ਭੀ ਪਾਸੇ ਵੇਖ ਲੋ office ਚ ਵੇਖ ਲੋ ਯਾ ਫੇਰ ਤੁਸੀ ਕਿਥੇ function ਤੇ ਜਾਨ ਯਾ ਫੇਰ ਕੀਤੇ ਭੀ ਜਾਨ ਚਾਰ ਲੋਕਾਂ ਵਿੱਚ ਜਦੋ ਬਹਿੰਦੇ ਹਾਂ ਤਾਂ entertainment ਵਾਲਾ ਜੇਡਾ ਬੰਦਾ ਹੁੰਦਾ ਓਹਦੇ ਆਸੇ ਪਾਸੇ ਜ਼ਿਆਦਾ ਲੋਗ ਘੁੰਮਣ ਇਹਦਾ main reason ਇਹ ਹੁੰਦਾ because ਓਹਦੇ ਉਸ ਬੰਦੇ ਵਿੱਚ positivity ਹੁੰਦੀ ਹੈ ਨਾਲ ਉਹ ਹਸਦਾ ਰਹਿੰਦਾ ਹੈ ਨਾਲੇ ਹਸਾਉਂਦਾ ਰਹਿੰਦਾ ਹੈ ਤੇ ਇਹੋਜੀ company ਅਜੇ ਕਲ ਹਰ ਕੋਈ ਪਸੰਦ ਕਰਦਾ ਹਰ ਕਿਸੇ ਨੂੰ ਪਸੰਦ ਆਂਦੀ ਹੈ company ਇਹੋਜੀ because ਹੁੰਦਾ ਕਿ ਹੈ ਕਿ ਅਹ ਅਜੇ ਕਲ negative ਤਾਂ ਆਪਾ ਆਪਣੇ ਆਪ ਭੀ ਹੋ ਜਾਂਦੇ ਨਾਲੋਂ ਉਹ ਆਪਾ ਨਹੀਂ ਪਸੰਦ ਕਰਦੇ ਕਿ ਜੇਡਾ ਨਾਲ ਬਹਿੰਦਾ ਹੈ ਉੱਠਦਾ ਹੈ ਉਹ negativity ਫਲੋਨ ਚਲੋ negativity ਭੀ ਨਹੀਂ ਫਲੋਨ but ਜਿਵੇਂ ਕਈ ਲੋਗ ਹੁੰਦੇ ਹਾਂ ਅਹ ਪਰੇਸ਼ਾਨ ਹੁੰਦੇ ਹਾ ਤਾਂ ਉਹ ਨਹੀਂ entertainment ਵਾਲਿਆਂ ਗੱਲਾਂ ਕਰ ਸਕਦੇ but ਹਾਂ ਜੇ ਤੁਸੀ ਥੋੜੇ ਜੇ comedy type person ਹੋ ਤਾਂ ਤੁਸੀ ਓਹਨੂੰ ਹਸਾ ਸਕਦੇ ਹੋ ਤਾਂ ਤੁਹਾਨੂੰ

ਕਿ ਉਹ ਪ੍ਰੇਸ਼ਾਨ ਹੇਗਾ ਆ ਕੁਛ ਭੀ ਥੋੜੀ ਦੇਰ ਵਾਸਤੇ ਤਾਂ ਭੁੱਲ ਜੁਗਾ ਤੇ ਨਾਲ ਓਹਨੂੰ ਭੀ ਵਧੀਆ ਲੱਗੂਗਾ ਤੇ ਨਾਲੇ entertainment ਵਾਲੇ ਬੰਦੇ ਦਾ ਕਿ ਹੁੰਦਾ ਕਿ ਜਿਵੇਂ ਉਹ positive ਹੁੰਦੇ ਤਾਂ ਉਹ ਹਰ ਹਰ ਜਗਹ ਜਿਥੇ ਭੀ ਜਾਂਦੇ ਨਾ ਓਥੇ positivity ਹੀ ਹੁੰਦੀ because ਉਹਨਾਂ ਦੇ ਦਿਲ ਚ ਕੋਈ ਮੈਲ ਨਹੀਂ ਹੁੰਦਾ ਦੂਜੇ ਉਹ ਬੰਦੇ ਅਹ ਹਸਦੇ ਰਹਿਣ ਖੇਡਦੇ ਰਹਿਣ ਤਾਂ ਵਧੀਆਂ ਹੁੰਦੀਆਂ ਚੀਜਾਂ ਨਾਲੇ ਅਜ ਦੀ date ਚ ਵੇਖਿਆ ਜਾਵੇ ਤਾਂ entertainment ਚ ਹੋਰ ਭੀ ਚੀਜਾਂ ਹੁੰਦੀਆਂ ਨੇ ਜਿਵੇਂ

ਤੇ ਨਾਲ ਆਪਣੇ ਆਪ ਨੂੰ fresh feel ਕਰੂਗਾ because ਓਹਦੇ ਵਿੱਚ ਓਹਦਾ interest ਭੀ ਹੇਗਾ ਹੈ ਔਰ entertainment ਭੀ ਹੋ ਰਿਹਾ ਹੈ ਤੇ ਜਿਹਨੂੰ singing ਪਸੰਦ ਹਾ ਤਾਂ ਓਹਨੂੰ ਭੀ ਇਹੀ ਚੀਜ ਹੁੰਦੀ ਉਹ singing ਕਰਕੇ ਆਪਣੇ mind ਨੂੰ relax ਕੇ ਲੈਂਦਾ ਤਾਂ entertainment ਬਹੁਤ ਤਰਾਹ ਦਾ ਆਂਦਾ ਜਰੂਰੀ ਨਹੀਂ ਹੁੰਦਾ entertainment ਚ ਨੱਚਣ ਕੁੱਦਣ ਯਾ ਫੇਰ ਹਸਨ ਯਾ ਫੇਰ ਖੇਡਣ entertainment ਜਿਵੇਂ ਆਪਾ ਨੂੰ ਪਸੰਦ ਹਾ ਜਿਵੇਂ ਸਾਨੂ ਅੱਛਾ feel ਹੋਊ ਓਹਨੂੰ ਆਪਾ ਕਹਿ ਸਕਦੇ ਹੈ ਕਿ ਉਹ entertainment ਹਾ but ਅਜੇ ਦੀ date ਚ entertainment ਜਰੂਰੀ ਭੀ ਹੇਗਾ ਤੇ ਵਧੀਆ ਭੀ ਵਧੀਆ ਚੀਜ ਹੈ ਹੋਣੀ ਚਾਹੀਦੀ ਹੈ ਅਗਰ ਕਿਸੇ ਘਰ ਦੇ ਵਿੱਚ ਇਕ ਬੰਦਾ ਭੀ ਥੋੜਾ ਜਾ comedy type ਹੋਣ ਤਾਂ ਘਰ ਚ ਰੌਣਕਾਂ ਲਗ ਜਾਂਦੀਆਂ ਤੇ ਹਰ ਚੀਜ ਨ ਉ ਆਪਣਾ ਆਪਣਾ ਨਜ਼ਰੀਆ ਹੁੰਦਾ ਵੇਖਣ ਦਾ ਤੇ ਆਪਾ ਗੱਲ ਕਰੀਏ ਤਾਂ entertainment ਇਹੋ ਜਾ ਹੁੰਦਾ ਜਿਵੇਂ ਆਪਾ ਕੋਈ function ਲੈ ਲਿਜੀਏ ਲੈ ਲਈਏ ਅਹ ਓਥੇ ਕੋਈ performance ਕਰਦੇ ਹਾ ਯਾ ਫੇਰ ਗਾ ਰਿਹਾ ਯਾ ਫੇਰ group group ਚ dance ਕਰ ਰਿਹਾ ਕੁਛ ਭੀ ਕਰ ਰਿਹਾ ਯਾ ਫੇਰ group ਚ ਕੋਈ ਨਾਟਕ play ਹੁੰਦਾ ਹੋਇਆ comedy ਆਲਾ ਤਾਂ ਇਹ ਸਾਰੀਆਂ ਚੀਜਾਂ entertainment ਚ ਆਉਂਦੀਆਂ ਨੇ ਤੇ ਲੋਕੀ ਇਹਨਾਂ ਚੀਜਾਂ ਨੂੰ ਜ਼ਿਆਦਾ ਪਸੰਦ ਕਰਨ because ਇਹੋ ਚੀਜਾਂ ਲੋਕਾਂ ਨੂੰ ਜਲਦੀ attract attract ਕਰਦਿਆਂ ਬੱਚਿਆਂ ਨੂੰ ਤੇ ਬਜ਼ੁਰਗ ਲੋਕਾਂ ਨੂੰ ਨਾਲੇ

ਓਥੇ ਆਪਾ ਜਿਹੇ ਬੰਦੇ ਹੀ ਜਾਂਦੇ ਜੇਡੇ young ਹੁੰਦੇ ਨੇ ਤੇ ਉਹ ਉਹ ਪਸੰਦ ਕਰਦੇ ਹੈ ਉਹਨਾਂ ਚੀਜਾਂ ਨੂੰ ਤੇ ਏਦਾਂ ਕਰਕੇ entertainment ਜਰੂਰੀ ਹਾ ਹਰ ਕਿਸੇ ਦੇ ਲਈ ਜਰੂਰੀ ਹਾ ਬੱਚਿਆਂ ਵਾਸਤੇ ਬੁਢੀਆਂ ਵਾਸਤੇ ਨਾਲੇ young ਲੋਕਾਂ ਵਾਸਤੇ ਹਰ ਕਿਸੇ ਦੇ ਲੀਏ ਜਰੂਰੀ ਹੈ